hm ਅਰ ਕੁੱਝ ਸਮਝ ਨਹੀਂ ਆਉਂਦੀ ਪਈ ਕੀ ਹੁਣ ਅਸੀਂ ਕਰੀਏ ਕਰਾਂਗੇ ਕੀ ਅੱਛਾ ਫ਼ੇਰ ਹੋਰ ਕੀ ਕਰਦੇ ਹੁੰਨੇ ਓ ਦੀਦੀ ਘਰੇ ਬਿਹ ਕੇ ਮਤਲਬ ਹੋਰ

ਤੇ ਕਦੇ ਕਿਸੇ ਕਦੇ ਕਿਸੇ ਦੀਆਂ ਗੱਲਾਂ ਸੁਣ ਲਓ ਕਦੇ ਕਿਸੇ ਦੀਆਂ ਗੱਲਾਂ ਸੁਣ ਲਓ ਚਲੋ ਬਾਹਰ ਰਹਿੰਦੇ ਸੀਗੇ ਕੰਮ ਕਰਦੇ ਸੀਗੇ ਚਲੋ ਇੰਨਾ ਹੁੰਦਾ ਸੀਗਾ ਕਿ ਟੈੰਸ਼ਨਾਂ ਤੋਂ ਦੁਰ ਆਂ ਹੁਣ ਟੈੰਸ਼ਨਾਂ ਹੀ ਟੈੰਸ਼ਨਾਂ ਪਾਈਆਂ ਪਈਆਂ ਨੇ ਸਾਰੇ ਪਾਸੇ

ਫੇਰ ਹੋਰ ਮਤਲਬ ਤੁਹਾਨੂੰ stitching ਦਾ ਕੰਮ ਨਹੀਂ ਆਉਂਦਾ ਫਿਰ stitching ਦਾ ਕੰਮ ਆਉਂਦਾ ਪਰ stitching ਹੁਣ ਕਰਉਂਦਾ ਕੋਣ ਏ ਘਰ ਵਿੱਚ ਘਰ ਵੀ ਬੈਠੇ ਆ ਬੈਠੇ ਇੱਦਾਂ ਹੁੰਦਾ ਕੀ ਹਾਏ ਹੁਣ ਬਾਹਰ ਹੀ ਨਹੀਂ ਨਿਕਲਣਾ ਤੇ ਸੂਟ ਕਿਹਨੇ ਪਾਣੇ

ਤੇ ਸੂਟਾਂ ਤੇ ਇੱਦਾਂ ਕੇ ਚੱਲ ਕੋਈ ਨਾ ਕੋਈ ਹਾਂ ਇੰਨਾ ਜਰੂਰ ਹੈਗਾ ਮੈਂ ਘਰੇ ਬੈਠੀ ਆ mask ਜਰੂਰ ਬਣਾਏ ਨੇ ਸਭ ਦੇ

ਵੀ ਜਣੀ ਸਾਰਿਆਂ ਨੂੰ ਫਿਰ ਇੱਕ ਇੱਕ ਨੂੰ ਬਣਾ ਕੇ ਦਿੱਤਾ ਤੇ ਫ਼ੇਰ ਕਈ ਅੱਗੇ ਨਾਲ ਚਾਰ ਹੋਰ ਵੀ ਕਹਿੰਦੇ ਨੇ ਕੀ ਸਾਡੇ ਲਈ ਵੀ ਬਣਾ ਕੇ ਦਓ

ਉਹ ਵੀ ਤੁਹਾਨੂੰ ਪਤਾ ਕੀ ਰਿਸ਼ਤੇਦਾਰ ਜਿਹੜੇ ਹੁੰਦੇ ਨੇ ਜਿਆਦਾਤਰ free ਓ ਭਾਲਦੇ ਨੇ ਹਾਂ ਇਹ ਤਾਂ ਹੈ ਅਗਲਾ ਕਹਿੰਦਾ ਵੀ ਸਾਡਾ ਬੰਦਾ ਏ

ਤੇ ਉਹਦਾ ਵੀ ਕੁੱਝ ਨਹੀਂ ਬਣਦਾ ਹੈਗਾ ਉਹ ਵੀ ਹੁਣ ਸਾਰੇ ਤਕਰੀਬਨ ਇਹੀ ਚੱਲਦਾ ਕਿ ਚੱਲ ਵਧੀਆ ਬਣਾ ਰਹੀ ਹੈ ਵਧੀਆ ਬਣਾ ਰਹੀ ਏ ਤੇ ਕੱਪੜਾ ਵੀ ਨੀ ਦਿੰਦੇ ਹੈਗੇ ਕਈ

ਚੀਜ਼ ਮਿਲਦੀ ਏ ਸਾਨੂੰ ਤੇ mask ਜਰੂਰ ਬਣਾਏ ਨੇ ਬਹੁਤ ਜਿਆਦਾ ਸਾਰਿਆਂ ਦੇ ਤਕਰੀਬਨ ਸਾਰੇ ਰਿਸ਼ਤੇਦਾਰਾਂ ਦੇ mask ਬਣਾ ਕੇ ਪਵਾਤੇ

ਹਾਂ mask ਤਾਂ ਮੈਂ ਵੀ ਬਣਾਏ ਨੇ ਬਹੁਤ ਜਿਆਦਾ

ਮੇਰੇ brother ਮਤਲਬ hospital ਦੇ ਵਿੱਚ ਲੱਗੇ ਵੇ ਨੇ ਉਹ ਕਿਹੰਦੇ ਵੀ ਅਸੀਂ ਕਿਸੇ ਨੂੰ touch ਵੀ ਕਰ ਸਕਦੇ ਹੈਗੇ ਮਤਲਬ ਉਹਨਾ ਦੀ duty ਕਰੋਨਾ ਆਲੇ ਉਹਨਾ ਵਿੱਚ ਲਗਦੀ ਆ

ਘਰੇ ਆਉਂਦਾ ਮਤਲਬ ਅਸੀਂ ਕਦੇ ਊਂ ਡਰੇ ਨੀ ਹੈਗੇ ਵੀ ਉਹ ਆ ਗਿਆ ਵੀ ਚੱਲ ਹਨਾ ਵੀ

ਲੱਗਦਾ ਹੈਗਾ ਕੀ ਉਹ ਆਗੇ ਫਿਰ ਉਹ ਆ ਕੇ ਨਹਾਉਂਦਾ ਹੋਏਗਾ

ਇੱਕ ਤਾਂ ਉ ਵੀ ਟੈਂਸ਼ਨ ਹੁੰਦੀ ਆ ਵੀ ਇੱਕ ਤਾਂ ਉਹ ਥੱਕਿਆ ਵਿਆ ਇੰਨਾ ਜਿਆਦਾ ਹਨਾ ਵੀ ਉਪਰ ਤੋਂ ਫਿਰ ਆਪਣਾ ਕੰਮ ਆਪ

ਕਿਹ ਦਿੰਦੇ ਆ ਵੀ ਅਸੀਂ ਕਰ ਦਿੰਦੇ ਆ ਕਹਿੰਦਾ ਨਹੀਂ ਤੁਸੀਂ ਹੱਥ ਨੀ ਲਾਉਣਾ ਹੈਗਾ ਆਪਣੇ ਆਪੇ ਕਰੁੰਗਾ ਉਹ ਕਿਹੜੇ hospital ਲੱਗਾ ਏ

ਮਤਲਬ ਉੱਥੇ ਕਹਿੰਦੇ ਬਹੁਤ ਬੁਰਾ ਹਾਲ ਆ

hospital ਵਾਲੀਆਂ ਦੇ ਕਈ ਤਕਰੀਬਨ ਜਿਆਦਾਤਰ ਤਾਂ ਮੈਨੂੰ ਲੱਗਦਾ hospital ਵਾਲੇ ਵੀ ਜਿਆਦਾ ਕਰੋਨਾ ਦੇ ਮਰੀਜ਼ ਹੋਏ ਪਾਏ ਨੇ ਬਹੁਤ ਜਿਆਦਾ ਦੀਦੀ ਮਤਲਬ ਉਹ ਕਹਿੰਦਾ ਵੀ ਜੇ ਸਾਨੂੰ ਕੋਈ police ਵਾਲਾ ਅੰਦਰ ਜਿਵੇਂ ਚੋਂਕੀਆਂ ਲੱਗੀਆਂ ਹੋਈਆਂ ਪੁੱਛਦੇ ਨੇ ਵੀ ਹਾਂ ਤੂੰ ਕਿੱਥੇ ਜਾਣਾ ਫਿਰ ਉਹਨੂੰ I card ਦਿਖਾਉਂਨਾ ਪੈਂਦਾ ਵੀ ਹਾਂ ਵੀ hospital ਦੇ ਵਿੱਚ ਲੱਗੇ ਹੋਏ ਆ ਜਿੱਥੇ ਕਰੋਨਾ ਦੇ ਮਰੀਜ਼ ਨੇ

ਕੁੱਝ ਕਹਿੰਦੇ ਹੈਗੇ ਫਿਰ ਉਹ ਕਹਿੰਦੇ ਵੀ ਤੁਸੀਂ ਜਾਓ ਪਰ ਜਾਓ ਤੇ ਕਿਹ ਦਿੰਦੇ ਨੇ ਪਰ ਇੱਦਾਂ ਏ ਵੀ ਔਖਾ ਲੱਗਦਾ ਹੈਗਾ ਵੀ ਹਨਾ

ਮਤਲਬ ਕੀ ਡਰ ਲੱਗਦਾ ਏ ਨਾਲੇ ਫਿਰ ਉੱਦਾਂ ਈ ਜਦੋਂ ਕੋਈ ਆਪਣੇ ਘਰ ਚ ਕੋਈ ਬਾਹਰੋ ਆਵੇ

ਤੇ ਜੇ ਸਿਰਫ hospital ਚੋਂ ਕੋਈ ਆ ਰਿਹਾ ਫਿਰ ਤੇ ਜਿਆਦਾ ਹੀ ਡਰ ਜਾਂਦਾ

ਤੇ ah ਆਪ ਤੇ ਜਾਣਾ ਈ ਜਾਣਾ ਨਾਲ ਚਾਰ ਜਾਣੇਆਂ ਨੂੰ ਹੋਰ ਲੈਕੇ ਜਾਓ ਫੇਰ ਨਾਲੇ ਫਿਰ ਪਿੰਡ ਦੇ ਪਿੰਡ ਸੀਲ ਕਰ ਰਹੇ ਨੇ

ਵਾਲੇ ਮਨ੍ਹਾ ਨੀ ਕਰਦੇ ਹੈਗੇ ਵੀ ਇਹ hospital ਚੋਂ ਆਉਂਦਾ ਏ ਵੀ ਇਹ ਨਾ ਆਵੇ ਘਰੇ ਹਜੇ ਨਹੀਂ ਪਿੰਡ ਆਲੇ ਮਤਲਬ ਉਹ ਪੂਰਾ ਮਤਲਬ ਜਿਹੜੇ hospital ਆਲੇ ਨੇ kit ਦਿੱਤੀ ਹੋਈ ਹੁੰਦੀ ਆ ਇਹਨਾਂ ਨੂੰ kit ਦਿੰਨੇ ਆ ਵੀ ਹਾਂ ਇਹ kit ਪਾ ਕੇ ਤੁਸੀਂ ਕੰਮ ਕਰਨਾ ਵੀ ਤੂੰ ਮਤਲਬ ਜੇ ਤੁਹਾਨੂੰ ਲੱਗਦਾ ਵੀ ਸਾਡੇ ਕੱਪੜਿਆਂ ਤੇ ਮਤਲਬ ਹੋ ਰਿਹਾ ਕੁੱਝ ਜਾਂ ਫੇਰ ਥੋਨੂੰ ਪਤਾ ਲੱਗ ਰਿਹਾ ਵੀ ਹਾਂ ਫੇਰ ਆਪਣੇ ਕੱਪੜੇ ਘਰੇ ਜਾ ਕੇ ਧੋਵੋ ਠੀਕ ਹੈ ਉਹ kit ਜਿਹੜੀ PPE kit

ਦੱਸਦੇ ਸੀਗੇ ਕਹਿੰਦੇ ਉਹਨਾ ਵਿੱਚ ਸਾਂਹ ਵੀ ਨਹੀਂ ਆਉਂਦਾ ਹੈਗਾ ਇੰਨਾ ਬੁਰਾ ਹਾਲ ਆ ਹਾਂ ਉਹ ਤਾਂ ਮੈਂ ਵੇਖਿਆ ਕੀ ਉਹਦੇ ਵਿੱਚ ਹਵਾ ਵੀ ਨੀ ਬਾਹਰ ਹੋ ਸਕਦੀ ਹੈਗੀ ਹਨਾ

ਤੇ ਜੇ ਸੁਈ ਵਗੈਰਾ ਵੀ ਲੱਗ ਜਾਵੇ ਤੇ ਉਹਦਾ ਵੀ ਖਤਰਾ ਏ ਹਾਂ ਵੀ ਮਤਲਬ ਬਹੁਤ ਜਿਆਦਾ problem ਕਹਿੰਦਾ ਮੈਨੂੰ ਆਉਂਦੀ ਆ ਵੀ ਚੱਲ ਏਂ ਤਾਂ ਕੋਈ ਚੱਕਰ ਨੀ ਏ ਵੀ ਹੁਣ ਮਤਲਬ ਇੰਨੇ ਮਰੀਜ਼ ਉਹਦੇ ਵਿੱਚ ਉਹਨਾ ਦੀ ਸੇਵਾ ਕਰਨੀ ਸਾਡਾ ਉਹ ਆ ਵੀ ਅਸੀਂ ਮੁਸੀਬਤ ਦੇ ਵਿੱਚ ਉਹਨਾ ਨਾਲ ਖੜ ਰਹੇ ਹਾਂ ਵੀ ਸਾਡੇ ਲਈ ਤਾਂ ਬਹੁਤ ਵਧੀਆ ਗੱਲ ਆ

ਵੀ ਮਤਲਬ ਕਈਆਂ ਦੇ ਪਰਿਵਾਰ ਵੀ ਕੋਲ ਖੜ ਕੇ ਕਿਹੰਦੇ ਖੜ ਨਹੀ ਸਕਦੇ ਹੈਗੇ ਵੀ ਇੰਨਾ ਬੁਰਾ ਹਾਲ ਆ ਪਰਿਵਾਰ ਨੂੰ ਵੀ ਖੜਨ ਨੀ ਦਿੰਦੇ doctor

ਮਤਲਬ ਕਿ ਉਹ ਤਾਂ ਫਿਰ ਰੋਜ ਦਾ ਆਕੇ ਦੱਸ ਦਾ ਵੀ ਹੋਣਾ

ਹੋਗੇ ਇੰਨੇ ਮਰੀਜਾਂ ਦੀ death ਹੋ ਗਈ ਵੀ ਆਪਾਂ ਨੂੰ ਡਰ ਲੱਗਦਾ ਕੇ ਹਨਾ

ਕਿੰਨਾ ਖਤਰਨਾਕ ਜਿਹਾ ਆਪਾਂ ਤੇ ਮੈਂ ਤੇ ਡਰ ਦੀ ਖਬਰਾਂ ਨਹੀਂ ਦੇਖਦੀ ਹੈਗੀ

ਮੈਨੂੰ ਇੰਨਾ ਡਰ ਲੱਗਦਾ ਕਿ ਮੈਂ ਦੂਜੇ ਦੀ ਖਬਰ ਵੀ ਨੀ ਸੁਣ ਸਕਦੀ ਹੈਗੀ

ਠੀਕ ਆ ਫੇਰ ਹਨਾ ਕਰੀ ਜਾਈਦਾ ਬੱਸ ਕੰਮ ਕਾਰ ਘਰ ਚ ਈ ਹੋਰ ਤਾਂ ਬੱਸ ਕੀ ਕਰਨਾ ਨਵਾਂ ਕੁੱਝ ਹਾਂਜੀ ਹਾਂ ਚਲੋ ਠੀਕ ਹੈ ਦੀਦੀ

ah mam ਮੈਂ ਇਕਬਾਲ ਕੌਰ ਹਾਂ airtel company ਤੋਂ ਬੋਲ ਰਹੀ ਹਾਂ ਕਿਆ mam ਇਹ time ਥੋਡੇ ਨਾਲ ਗੱਲ ਕਰਨ ਵਾਸਤੇ ਠੀਕ time ਹੈ ਕੀ ਮੈਂ ਤੁਹਾਡੇ ਨਾਲ ਦੋ ਮਿੰਟ ਗੱਲ ਕਰ ਸਕਦੀ ਹਾਂ ਹਾਂਜੀ mam ਬੋਲਿਏ ਕੀ ਗੱਲ ਕਰਨੀ ਹੈ ਤੁਸੀਂ

particular customer ਵਾਸਤੇ ਹੈਗਾ ਜਿਹਨਾਂ ਦਾ ਨੰਬਰ ਪੁਰਾਣਾ ਸਾਡੀ company ਨਾਲ ਜੁੜਿਆ ਹੋਇਆ ਹੈ

ਤੇ mam ਅਸੀਂ ਦਿਖਿਆ

ਤਿੰਨ ਸੋ ਨਨਿਅਨਵੇਂ ਦੇ ਵਿੱਚ one month ਦੀ validity ਮਿਲਦੀ ਹੈ

internet ਦੀ ਜਿਹੜੀ facility ਹੈਗੀ ਆ ਉਹ

ah three GB ਦੀ ਹੈਗੀ ਹੈ

limited calls ਜਿਹੜੀਆਂ free ਹੈਗੀਆਂ ਨੇ ਮੈਂ ਕਿਆ ਕਿਆ ਮੈਂ ਸਹੀ ਕਹਿ ਰਹੀ ਹਾਂ mam ah ਹਾਂਜੀ mam ਤੁਸੀਂ ਬਿਲਕੁਲ ਠੀਕ ਕਿਹ ਰਹੇ ਹੋ ਮੈਨੂੰ ਤਿੰਨ GB ਤੁਸੀਂ ਮੈਨੂੰ ah ਫ਼ੇਰ ਤੁਸੀਂ ਮੈਨੂੰ ਕੀ ਦੱਸਣਾ ਚਾਹ ਰਹੇ ਹੋ madam mam ਮੈਂ ਤੁਹਾਨੂੰ ਇਹ ਦੱਸਣਾ ਚਾਹ ਰਹੀ ਹਾਂ ਕਿ ਤੁਸੀਂ ਇੱਕ ਮਹੀਨੇ ਦਾ ਤਿੰਨ ਸੋ ਨਨਿਅਨਵੇਂ ਰੁਪਇਆ ਖਰਚ ਕਰਦੇ ਹੋ ਇਹਦੇ ਵਿੱਚ plan ਹੈ ਖਾਸ ਤੁਹਾਡੇ ਵਾਸਤੇ

six hundred sixty six rupees ਦਾ plan ਲੈਂਦੇ ਹੋ means recharge ਕਰਵਾਉਂਦੇ ਹੋ

ਓਰ eighty four days ਦੇ ਵਿੱਚ ਤੁਹਾਨੂੰ unlimited calls ਮਿਲਣਗੀਆਂ

ਇਹਦੇ ਵਿੱਚ mam ਤੁਹਾਨੂੰ ਜਿਹੜਾ ਹੈਗਾ GB

ਜਿਹੜਾ ਤੁਸੀਂ ਮੈਨੂੰ ਕਿਹਾ ਹੈ ah ਕਿਸੀ ਵੀ connection ਤੇ free call ਕਰ ਸਕਦੀ ਹਾਂ ਇਹ mam ਇਹ facility ਤਾਂ ਮੈਨੂੰ ਈਦ ਨੰਬਰ ਤੇ ਮਿਲ ਰਹੀ ਹੈ ਇਸ connection ਦੇ ਉੱਤੇ ਵੀ mam but ਉਹਦੇ ਵਿੱਚ ਤੁਸੀਂ ਦੇਖੋ ਨਾ ਤੁਹਾਨੂੰ thirty days ਦੀ validity ਸਿਰਫ three hundred and ninety nine rupees pay ਕਰਕੇ ਮਤਲਬ ਚਾਰ ਸੋ ਰੁਪਏ pay ਕਰਕੇ ਹੈ ਤੁਸੀਂ ਸਿਰਫ ਤਿੰਨ ਸੋ ਰੁਪਏ extra pay ਕਰੋਗੇ sorry ਤਿੰਨ ਸੋ ਰੁਪੇ ਵੀ ਨੀ ਹੁੰਦੇ ਛੇ ਸੋ ਛਿਆਸਟ ਰੁਪਏ ਹੈ six hundred sixty six

ah ਦੋ ਸੋ ਕੁਛ ਰੁਪਏ ਪੈਂਦੇ ਨੇ ਓਰ mam ਉਹਦੇ ਵਿੱਚ ਤੁਹਾਨੂੰ eighty four days ਦੀ validity ਮਿਲਦੀ ਹੈ ਮਤਲਬ ਕੀ approximately ਤਿੰਨ ਮਹੀਨੇ ਦੀ validity ਤੁਹਾਨੂੰ ਉਹਦੇ ਵਿੱਚ ਮਿਲਦੀ ਹੈ

ah ਦੋ ਸੋ ਰੁਪਏ extra pay ਕਰਨੇ ਨੇ ਓਰ ਉਹਦੇ ਵਿੱਚ mam ਤੁਹਾਨੂੰ unlimited call ਨੇ ਇਹਦੇ ਵਿੱਚ ਹਰ ਮਹੀਨੇ ਬਾਅਦ ਤੁਹਾਨੂੰ recharge ਕਰਵਾਉਣਾ ਪੈਂਦਾ ਹੈ ਨਾ mam

ਤੇ mam ਉਸ ਦੇ ਵਿੱਚ ਤੁਹਾਨੂੰ ਹਰ ਮਹੀਨੇ ਦਾ ਤਿੰਨ ਸੋ ਨਨਿਅੰਨਵੇਂ ਨਹੀ pay ਕਰਨਾ ਪਵੇਗਾ ਨਾ ਸਿਰਫ ਛੇ ਸੋ ਛਿਆਟ ਰੁਪਏ pay ਕਰੋਗੇ

ਤੁਹਾਨੂੰ recharge ਮਿਲੇਗਾ unlimited calls ਮਿਲੇਗੀ per day ਦੀ five GB ਇਸ ਪਾਲਣ ਵਿੱਚ ਤਿੰਨ ਸੋ ਨਨਿਅੰਨਵੇਂ ਵਿੱਚ ਤੁਹਾਨੂੰ ਤਿੰਨ GB ਮਿਲਦਾ ਹੈ ਨਾ

ਤੁਹਾਡਾ ਦੋ GB ਜਿਹੜਾ ਹੈ ਉਹ extra ਵੀ ਹੋਗਿਆ

ਤੁਸੀਂ ਉਸਨੂੰ better use ਕਰ ਸਕਦੇ ਹੋ

ਕਈ ਵਾਰ ਬਹੁਤ ਜਲਦੀ ਖਤਮ ਹੋ ਜਾਂਦਾ ਹੈ ah ਉਸ plan ਵਿੱਚ madam ਇੱਕ feature ਹੋਰ ਹੈ suppose ਕਰੋ ਅਗਰ ਅੱਜ ਦੀ date ਵਿੱਚ ਤੁਸੀਂ ਪੰਜ GB use ਨਹੀ ਕੀਤਾ

ਤੁਸੀਂ ਦੋ GB use ਕੀਤਾ ਹੈ ਤੇ ਬਾਕੀ ਥੋਡਾ balance ਜਿਹੜਾ ਹਿਹੈਗਾ ਤਿੰਨ GB ਬਚ ਗਿਆ ਹੈ

ਤੇ ਉਹ ਜਿਹੜਾ ਹੈ ਨਾ ਉਹ ਅੱਗੇ